ਉਸੇ ਵੇਲੇ ਸਿਰਕੱਪ ਨੂੰ ਖ਼ਬਰ ਮਿਲੀ ਕਿ ਉਸ ਦੇ ਘਰ ਇਕ ਕੁੜੀ ਨੇ ਜਨਮ ਲਿਆ ਹੈ। ਸਿਰਕੱਪ ਨੇ ਕੁੜੀ ਨੂੰ ਨਹਿਸ਼ ਦੱਸ ਕੇ ਮਾਰਨ ਦਾ ਹੁਕਮ ਦਿੱਤਾ। ਪਰ ਰਸਾਲੂ ਨੇ ਕਿਹਾ ਕਿ ਉਹ ਉਸ ਲਈ

ਇਸੇ ਕਰਕੇ ਉਸ ਨੂੰ ਨਾ ਮਾਰਿਆ ਜਾਵੇ। ਜਦੋਂ ਉਹ ਵੱਡੀ ਹੋ ਜਾਵੇਗੀ ਤਾਂ ਉਹ ਉਸ ਨਾਲ ਵਿਆਹ ਕਰਵਾਏਗਾ। ਸਿਰਕੱਪ ਨੇ ਇਹ ਗੱਲ ਮੰਨ ਲਈ। ਰਸਾਲੂ ਸਿਰਕੱਪ ਨੂੰ ਮਾਰਨ ਲੱਗਾ ਤਾਂ ਉਸ ਨੇ ਨਵੀਂ ਜੰਮੀ ਧੀ ਦਾ ਵਾਸਤਾ ਪਾ ਕੇ ਆਪਣੀ ਜਾਨ ਦੀ ਖ਼ੈਰ ਮੰਗੀ। ਤਦ ਰਸਾਲੂ ਨੇ ਸਿਰਕੱਪ ਨੂੰ ਮਾਫ਼ ਕਰ ਦਿੱਤਾ ਅਤੇ ਸਿਰਕੱਪ ਨੇ ਅੱਗੋਂ ਨੇਕੀ ਨਾਲ ਰਾਜ ਕਰਨ ਦਾ ਪ੍ਰਣ ਕੀਤਾ। ਸਿਰਕੱਪ ਦੀ ਨਵੀਂ ਜੰਮੀ ਧੀ ਦਾ ਨਾਂ ਕੋਕਲਾਂ ਰੱਖਿਆ ਗਿਆ। ਰਾਜਾ ਰਸਾਲੂ ਕੋਕਲਾਂ ਲਈ ਇਕ ਸੁੰਦਰ ਮਹਿਲ ਉਸਾਰਨ ਲਈ ਕਿਸੇ ਚੰਗੀ ਥਾਂ ਦੀ ਭਾਲ ਵਿੱਚ ਘੁੰਮਣ ਲੱਗਾ। ਰਾਹ ਵਿੱਚ ਉਸ ਨੂੰ ਇਕ ਸੱਪਣੀ ਮਿਲੀ। ਸੱਪਣੀ ਨੇ ਰਸਾਲੂ ਨੂੰ ਡੰਗਣਾ ਚਾਹਿਆ ਪਰ ਰਸਾਲੂ ਨੇ ਉਸ ਨੂੰ ਮਾਰ ਦਿੱਤਾ। ਸੱਪਣੀ ਨੇ ਰਸਾਲੂ ਨੂੰ ਸਰਾਪ ਦਿੱਤਾ। ਰਸਾਲੂ ਨੂੰ ਉਸ ਸਰਾਪ ਤੋਂ ਮੁਕਤੀ ਪ੍ਰਾਪਤ ਕਰਨ ਲਈ ਬਾਰ੍ਹਾਂ ਸਾਲ ਹੋਰ ਕੋਕਲਾਂ ਤੋਂ ਦੂਰ ਰਹਿਣਾ ਪੈਣਾ ਸੀ।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 ਤੋਤੇ ਤੋਂ ਹੋਡੀ ਤੇ ਕੋਕਲਾਂ ਦੀ ਕਰਤੂਤ ਦੀ ਸੂਹ ਪਾ ਕੇ ਰਾਜੇ ਰਸਾਲੂ ਨੂੰ ਬੜਾ ਗੁੱਸਾ ਆਇਆ। ਉਸ ਨੇ ਹੋਡੀ ਨੂੰ ਮਾਰ ਦਿੱਤਾ ਤੇ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਕੋਕਲਾਂ ਵੀ ਮਹਿਲ ਉੱਤੋਂ ਛਾਲ ਮਾਰ ਕੇ ਮਰ ਗਈ। ਕੋਕਲਾਂ ਦੀ ਮੌਤ ਮਗਰੋਂ ਰਾਜਾ ਰਸਾਲੂ ਬੜਾ ਉਦਾਸ ਰਹਿਣ ਲੱਗਾ। ਉਹ ਰਾਵਲਪਿੰਡੀ ਦੇ ਇਲਾਕੇ ਵਲ ਤੂਰ ਆ ਗਿਆ, ਜਿੱਥੇ ਇਕ ਭਿਆਨਕ ਡੈਣ ਰਹਿੰਦੀ ਸੀ। ਉਹ ਲੋਕਾਂ ਦੀ ਪੁ ਅਹ ਪੁਕਾਰ ਸੁਣ ਕੇ ਰਸਾਲੂ ਡੈਣ ਨੂੰ ਮਾਰਨ ਲਈ ਤੁਰ ਪਿਆ। ਕਾਫ਼ੀ ਦੂਰ ਜਾ ਕੇ ਉਸ ਨੂੰ ਡੈਣ ਮਿਲੀ। ਪਰ ਇਸ ਤੋਂ ਪਹਿਲਾਂ ਕਿ ਰਸਾਲੂ ਡੈਣ ਨੂੰ ਮਾਰਦਾ, ਉਸ ਨੇ ਮੰਤਰ ਪੜ੍ਹ ਕੇ ਉਸ ਰਸਾਲੂ ਨੂੰ ਘੋੜੇ ਸਮੇਤ ਪੱਥਰ ਬਣਾ ਦਿੱਤਾ। ਲੋਕਾਂ ਦਾ ਵਿਸ਼ਵਾਸ ਹੈ ਕਿ ਫਿਰ ਜਦੋਂ ਵੀ ਧਰਤੀ ਉੱਤੇ ਜ਼ੁਲਮ ਵਧੇਗਾ ਤਾਂ ਰਾਜਾ ਰਸਾਲੂ ਸੁਰਜੀਤ ਹੋ ਕੇ ਜ਼ਾਲਮਾਂ ਦਾ ਨਾਸ਼ ਕਰੇਗਾ। ਰਾਜਾ ਰਸਾਲੂ ਦੇ ਜੀਵਨ ਸੰਘਰਸ਼ ਵਿੱਚ ਫੌਲਾਦੀ ਨਾਂ ਦਾ ਘੋੜਾ ਤੇ ਤੋਤਾ ਸਾਥੀ ਰਹੇ ਜਿਹਨਾਂ ਹੈਲੋ

ਕਿਧ ਆਗਿਆ ਸਭਿ ਅਜੇ ਤਕ ਕਿਥੇ ਆਯਾ ਯਾਰ ਕੈਨਡਾ ਹੈ ਆਉਂਦਾ ਆ ਠਹਿਰ ਕੇ

ਕੀਤਾ ਸੀ

ਕੈਨਡਾ ਥੇਰ ਕੇ ਆਉਣਾ ਆਉਣਾ ਸ਼ਾਮ ਤਕ ਆਉਣਾ

ਤੇ ਉਹ ਹੋ ਗਈ ਗੱਲ ਓਦੇ ਨਾਲ ਉਹ ਜੇੜਾ ਓਦਾਂ ਦੇ ਰਹੇ ਸੀ ਰੂਬੀ ਦਾ। ਉਹ ਤੇ ਉਸ ਨੀ ਫੋਨ ਕੀਤਾ ਸੀ ਕਨਫਰਮ ਕਰਨ ਲਾਇ ਕੇਦਾ ਨੰਬਰ ਹੈ ਨੰਬਰ ਨਾਈ ਸੀ ਨਾ ਕੀਤਾ ਮੈਂ

ਚਾਲ ਕੋਈ ਗੱਲ ਨਾਈ ਓਹੀ ਯਾਰ ਕਲ ਫੰਕਸ਼ਨ ਦੀ ਵੀ ਤਿਆਰੀ ਕਰਨੀ ਇਹ ਓਦਰ ਵੀ ਜਾਣਾ ਵੇ ਦਾਸ ਮੈਂ ਅਜ ਫਿਰ

ਜਾਣਾ ਕਿ ਸਵੇਰੇ ਚਲੇ ਜਾਣਾ ਅਸੀਂ ਕਲ ਤੈਨੂੰ ਪਤਾ। ਤੇ ਜਾਣਾ ਤੇ ਯਾਰ ਮੈਂ ਵੀ ਇਹ ਪਾਰ ਮੈਂ ਜਾਣਾ ਸ਼ਨੀਵਾਰ ਤੇ ਐਤਵਾਰ ਚਾਲ ਤੂੰ ਸ਼ਾਨੀ ਐਤਵਾਰ ਹੀ ਆਹ ਜੈ ਮੈਂ ਜਾਊਂਗਾ ਹੈਂ

ਉਹ ਐਨਾ ਦੀ ਮੇਰੇ ਕੋਲੂ ਸੁਨਣ ਲਗਾ, ਹੁਣ ਗਾਲ੍ਹਾਂ ਵੀ ਐਨਾ ਦੀ ਨੀ ਲੈ ਤੋਂ। ਇਹ ਤੇ ਬਣਾ ਦੁ ਮਤਲਬ ਮੋਰ ਦੇ ਖਾਮ੍ਬਾ ਕੁਟਨੀ ਇਹ।

ਮਾਲੇਈ ਤੇ ਇਕ ਹੀ ਹਟ ਨਾਲ ਗੱਲ ਕਰਨ ਦੇ ਫਿਰ ਹੀ ਨਾ ਹੈ ਨਾ ਅਜੇ ਓਨਾ ਨੇ ਇਕ ਗ਼ਲਤੀ ਕਰ ਲਾਇ ਇਹ ਹੁਣ ਨੀ ਉਹ ਦੁਬਾਰਾ ਗ਼ਲਤੀ ਕਰਦੇ ਚੀਤਿ

ਓਥੇ ਅੰਦਰ ਹੁਣ ਕਿ ਹੋਇਆ ਵੇ ਅੰਦਰ ਓਨਾ ਨੇ ਗੈਰੀ ਕਾਰਵਾਈ ਸ਼ੁਰੂ ਕਰ ਦਿਤੀ ਇਹ ਉਹ ਬਿਆਨ ਲੈਣੇ ਆ ਓਨਾ ਨੇ

ਬਿਆਨ ਲੈ ਕੇ ਤੇ ਕਹਿੰਦੇ ਤੁਸੀਂ ਜਾਓ ਤੇ ਹੁਣ ਅਗੇ ਓਨਾ ਨੇ ਚਾਲਾਣ ਕੱਟ ਕੇ ਤੇ ਅਗੇ ਕੋਰਟ ਚ ਭੇਜ ਦੇਣਾ

ਉਹ ਤੇ ਓਥੇ ਐਨਾ ਨੂੰ ਪਤਾ ਲੱਗ ਜੇ ਗਏ ਜਦ ਤਰੀਕਾਂ ਪੁਗਤਾਂ ਦੇ

ਉਹ ਐਦਾਂ ਐਨਾ ਨੇ ਗੱਲ ਵੱਲ ਚ ਨੀ ਓਣ ਦੇਣੀ ਯਾਰ ਕਿਸੇ ਪਾਸਿਉਂ ਉਹ ਹੀ ਇਹ ਚੌਂਦੇ ਸੀ ਬੀ ਥੱਲੇ ਲੱਗ ਕੇ ਰਹਿਣ

ਤੇ ਤੁਵੀ ਮਾਮਾ ਜਾਨ ਕੇ ਲਾਏ ਸੀ ਉਹ ਚਾਲ ਕੋਈ ਗੱਲ ਨੀ ਹਨ ਸਟੇਟਸ ਤੇ ਤੂੰ ਲਾਇ ਸੀ ਵੀ ਚਲ ਓਹਨਾ ਨੂੰ ਛੇੜਾ ਮੈ। ਚੰਗੀ ਗੱਲ ਸੀ

ਸਿਰਪਿਰ ਚੰਗੀ ਗੱਲ ਹੈ ਆਹੋ ਤੇ ਲਾਇ ਤੁ ਵੀ ਮੈਂ ਤੇ ਐਥੇ ਪਹਿਲੇ ਜੈਸਮੀਨ ਨਾਲ ਗੱਲ ਕੀਤੀ ਮੈਂ ਹੈ ਭਾਈ ਐਨੇ ਲਾਏ ਹੈਗੇ ਸਟੇਟਸ ਤੇ ਪਾਵੇ ਓਨਾ ਚੁੰਬੇ ਆ ਪਾਰ ਓਨਾ ਨੂੰ ਚੁਬਨ ਦਾ ਮਤਲਬ ਇਹ ਹੈ ਬੀ ਓਨਾ ਨੂੰ ਹੈਗਾ ਸੀ ਪਾਲਾ ਇਸ ਗੱਲ ਦਾ ਹਮਮ ਹਮਮ

ਹੁਣ ਗੱਲ ਹੋਈ ਨਾ ਕਾਨੇ ਨੂੰ ਕਦੇ ਕਾਣਾ ਨਾ ਕਾਏ ਕਾਣਾ ਕੱਢਦਾ ਬੜਾ ਵਾਟ ਓਨੁ ਕੋਲ ਬਿਠਾ ਕੇ ਪੂਛੋ ਪਾ ਜੀ ਕੀੜਾ ਲੱਗੀ ਸੁਤ

ਤੇ ਫਿਰ ਆਪੇ ਪਿੰਡ ਵੀ ਐਡਾ ਉਹ ਹਰ ਪਾਸੇ ਇਹੋ ਹਾਲ ਹੈ ਹੁਣ ਆਈ ਕਾਮ ਕੰਮ ਵੀ ਤੈਨੂੰ ਪਤਾ ਐਡਾ ਚੈਲੇਂ ਦੀਆ ਅਜੇ

ਨਾਈ ਖਿਨੁ ਚਾਰ ਦਿਨ ਐਥੇ ਹੀ ਰੱਖਣਾ ਅਸੀਂ ਜੇਰਾ ਛਾਬੇ ਨਿਗਾ

ਅੱਜ ਹੀ ਗੱਲ ਬਾਤ ਕਰਨੀ ਐਨਾ ਕੈਨਾ ਕੇ ਨੈਬੇਰੋ ਤੋਂ ਨਿਬੜਦਾ ਕੰਉ ਹੁਣ ਰੁਕ ਜਾ ਮੰਗਲਵਾਰ ਆਵਾਂ ਗੇ ਕੇ ਮੰਗਲਵਾਰ ਫੇਰ ਆਵਈ। ਕਹਿ ਹੁਣ ਐਸੀ ਚਲੇ ਅ ਆਈ ਗੱਲ ਪੂਛਣੀ ਕੈਨਾ ਐਥੇ ਤੇਰੀ ਬੜੀ ਖਾਕੂਮੈਟ ਚਲਦੀ ਤੇਰੀ ਜਨਾਨੀ ਕ੍ਯੂਂ ਨਾਈ ਤੇਰੀ ਗੱਲ ਮੰਡ੍ਹੀ

ਕੈਨਾ ਕੀਨੀ ਵਾਰੀ ਐਨੇ ਗੱਲ ਕੀਤੀ ਐਡੇ ਨਾਲ ਫੋਨ ਕੀਤੀ ਗੱਲ

ਤੇ ਤੂੰ ਕੈਨਾ ਸੀ ਕੇਂਦੀ ਆਹ ਪੀ ਮੇਰੀ ਗੱਲ ਕਰੋ ਪਬੀ ਨਾਲ ਤੇ ਆਗੂ ਤੈਨੂੰ ਉਹ ਕੈਂਦੀ ਤੂੰ ਕੈਨਾ ਉਹ ਗੱਲ ਨਾਈ ਕਰਦੀ ਕ੍ਯੂਂ ਨਾਈ ਕਰਦੀ ਤੇਰੀ ਗੱਲ ਕ੍ਯੂਂ ਨਾਈ ਮੰਡੀ ਉਹ.

ਤੇ ਹੋਇਆ ਉਹ ਐਡੇ ਨਾਲ ਗਏ ਹੀ ਨਾਈ ਕਰਦੀ ਜਦੋ ਏ ਕਹਿੰਦੀ ਨਾ ਮੇਰੀ ਭਾਭੀ ਨਾ ਗੱਲ ਕਰਾਓ ਅੱਗੋਂ ਕਹਿ ਦੇਂਦਾ ਉਹ ਨਾਈ ਕਰਦੀ ਤੇ ਕਿਊ ਕਾ ਤੇਰੇ ਆਖੇ ਆਖੇ ਓਵੀ ਨਾਈ ਲੱਗਦੀ ਆਹੋ ਬੰਦਾ ਤੂੰ ਕੇਨਾ ਵ ਮੇਰੇ ਅਗੇ ਕੋਈ ਬੋਲੇ ਮੇਰੇ ਅਗੇ ਕੋਈ ਬੋਲ ਵਿਖਾਵੇ ਅਸੀਂ ਐਡਾ ਵ ਤੇ ਅਸੀਂ ਓਦਾਂ ਵ ਉਹ ਜੇਰੀ ਉਹ ਵਚੋਲਾਂ ਜੈ ਕਈਂ ਦੀ ਨੀ ਸੀ ਰੀ ਕੁੜੀ ਕੇਂਦੀ ਐਨਾ ਨੂੰ ਕੱਖ ਕੋਈ ਨੀ ਜਾਨ ਪੂਛਡਾ ਓਥੇ. ਐਨਾ ਦੇ ਪਿੰਡ ਤੇ ਬੰਦਾ ਕੋਈ ਨਾਈ ਨਾਲ ਆਯਾ ਐਨਾ ਦੇ

ਨਾਈ ਤੇ ਕੋਈ ਗ਼ਲਤ ਬਾਤ ਹੋਈ ਹੈ ਪਿੰਡ ਦਾ ਬੰਦਾ ਤੇ ਆਉਂਦਾ ਹੀ ਹੈ ਹੁਣ ਸਾਡੇ ਪਿੰਡ ਦੇ ਨਾਲ ਸਾਡੇ ਤੇ ਇਹ ਤੇ ਇਹ ਤੇ ਅਸੀਂ ਤੈਨੂੰ ਕੀਆ ਨਾਈ ਤੇ ਤਵੀ ਬੰਦੇ ਵੀ ਪੈਨ ਪੰਦਰਾਂ ਜਾਨੀ ਹੋ ਗਏ ਓਥੇ.

ਤੁਵੀ ਤੇ ਵੈਖ ਕੇ ਆਯਾ ਹੋਏ ਗਏ.

ਕਈ ਤੇ ਨਾਈ ਹੋਰ ਬਸ ਠੀਕ ਹੈ ਤੇ ਹੁਣ ਐਨਾ ਨਾਲ ਕਿ ਗੱਲ ਕਰਨੀ ਜੇ ਆਏ ਤੇ ਆਏ ਤੇ ਪਹਿਲੇ ਓਨੁ ਦੇਖਣਾ ਉਹ ਕਿ ਕਰਦਾ। ਗੱਲ ਉਹ ਤੇ ਹੁਣ ਮੇਰੇ ਸਾਬ ਨਾਲ ਓਨਾ ਸਮਾਨ ਲੈਣ ਆਪਣਾ। ਉਹ ਨਾਈ ਉਣ ਡਾਇਨਾ ਅਸੀਂ ਹੋਰ ਗੱਲ ਕਰ

ਕਹਾ ਗਏ ਸਮਾਂ ਜਾਮਾ ਹੋ ਗਿਆ ਵੇ ਉਹ ਤੂੰ ਜੇਰੀ ਗੱਲ ਪਹਿਲੇ ਕਈ ਸਮਾਂ ਜਾਮਾ ਹੋ ਗਿਆ ਵੇ ਉਹ ਤੇ ਓਨੇ ਕੱਖ ਨਾਈ ਕਰਨਾ ਐਨੇ ਬਸ ਸਮਾਂ ਲੈਣ ਆਉਣਾ ਹੋਰ ਕਿਥੇ ਸੁਲਾ ਕਰਨ ਨਾਈ ਆਉਣ ਲਗਾ ਉਹ ਨਾਈ ਤੈਨੂੰ ਪਤਾ ਐਨਾ ਨੂੰ ਲਗਾ ਸੀ ਫੇਰੇ ਸਾਨੂ ਅੰਨ੍ਹੇ ਸਾਮਣੇ ਬਿਠਾ ਕੇ ਕੋਈ ਮਾਰੀ ਮੋਤੀ ਗੱਲ ਕਰਨ ਦੇ ਤੇ ਓਨਾ ਕੈਨਾ ਜਾਓ ਤੁਸੀਂ ਆਪਣੇ ਘਰ ਤੇ ਅਸੀਂ ਆਪਣੇ ਘਰ ਹੁਣ ਐਨਾ ਲੱਗ ਗਿਆ ਪਤਾ ਵੀ ਬਿਆਨ ਹੋ ਗਿਆ ਇਹ ਤੇ ਪਰਚਾ ਹੋ ਜਾਣਾ ਐਡਾ

ਤੇ ਐਡਾ ਲਿਖਿਆ ਨਾ ਗੋਲਡੀ ਬਰਾੜ ਦਾ

ਨਾਈ ਇਹ ਜੇਰੇ ਬਿਆਨ ਲਿਖੇ ਸੀ ਜੇਰੇ ਉਹ ਗਈ ਸੀ ਕੁੜੀ ਲਿਖਣ ਤਾੜੇ ਕੋਲ ਦਫਤਰ ਛ ਉਹ ਕਿ ਲਿਖਣ ਦੀ ਸੀ ਓਦੇ ਛ ਓਨੇ ਓਹੀ ਦਰਖ਼ਾਸਤ ਦੇ ਸਾਬ ਨਾਲ ਹੀ ਬਿਆਨ ਕਿਲ੍ਹਿਆਂ ਲਿਖਿਆ ਧਮਕੀਆਂ ਦੇਣੇ ਦੇ ਇਹ ਆਹ ਧਮਕੀਆਂ ਦੇਣੇ ਦੇ ਇਹ ਵੀ ਮੇਨੂ ਮੇਰੇ ਪਤੀ ਨੂੰ ਤੇ ਮੇਰੇ ਸਾਰੇ ਪਰਵਾਰ ਨੂੰ ਮੇਰੇ ਪੇਕੇ ਤੂੰ ਪੇਕਿਆਂ ਤੂੰ ਖ਼ਤਰਾ ਹੈ ਆਪਣੀ ਜਾਨ ਦਾ

ਉਹ ਵੈਖ ਕੇ ਉਹ ਜੇਰਾ ਬੰਦਾ ਨਾਲ ਆਯਾ ਸੀ ਓਦਾਂ ਉਹ ਨਾ ਕੋਈ ਬੋਲਿਆ ਉਹ, ਓਦਾਂ ਕਿ ਨਾ ਸੀ ਓਦਾਂ ਰੂਬੀ ਦਾ। ਨਾ ਵੈਖ ਲੈ ਆਪੇ ਰੱਖ ਲਿਆ ਰੂਬੀ। ਪਿਚੁ ਤੋਂ ਨਾ ਕਲਵੰਤ ਸਿੰਗ ਐਡਾ ਨਾ।

ਆਹ ਕੈਂਦੀ ਮੈਂ ਆਪਣੇ ਘਾਲ ਆਲੇ ਨਾਲ ਵਾਈਫ ਕੈਂਦੇ ਵਾਈਫ ਓਫ ਦੱਸੋ ਤੇ ਕੋਈ ਬੋਲੇ ਨਾ ਉਹ ਮਿਹ ਪਤਾ ਦਾ ਨਾਦ ਦੱਸੋ ਐਨਾ ਮਿਹ ਕੀਆ

ਐਨਾ ਵੀ ਨੀ ਪਤਾ ਐਨਾ ਨੂੰ ਮੁਨ ਆਲੂ ਵੈਖਦੇ ਨੇ. ਇਹ ਪ੍ਰੋਫੈਨੀਟੀ ਚੂ ਆਦਿ ਵਾਸੀ ਜੇ ਆਏ ਮਾਂ ਦੇ ਯਾਂ ਕੈਂਦੇ ਵਾਈਫ ਦਾ ਨਾਈ ਪਤਾ ਮੀਨ੍ਹਾ ਪਤੀ ਦਾ ਨਾ ਪੂਛਾਂ ਦੀਆ ਪਿੱਛੇ ਖੋਲਤਾ ਨੇ ਤੂੰ ਬਾਰ ਚਲਿਆ ਗਿਆ ਤੇ

ਐਨਾ ਨੂੰ ਨਾਈ ਐਨਾ ਪਤਾ ਅਸੀਂ ਦਾਸ ਰੁਪਏ ਚੀਜ਼ ਸੰਜੇਨ ਦੇ ਸੀ ਆਪਣੇ ਆਪ ਨੂੰ ਕਿ ਗੱਲ ਹੈ ਕਿ ਬਾਤ ਹੈ

ਹਨ ਕੁੜੀ ਨਾ ਗਈ ਕੁੜੀ ਨਾ ਗਈ ਨਾ ਮੈਂ ਪੈਜਨਾ ਉਹ ਤੇ ਅਸੀਂ ਓਥੇ ਕਹਿ ਹੀ ਆਏ ਹਨ ਅਸੀਂ ਨਾਈ ਜਾਣਾ ਇਹ ਆ ਸਕਦੇ ਏ ਆਹ ਇਹ ਆਵਾਂ ਸੜਕੀ

ਤੂੰ ਕੀੜੇ ਕੋਲੂ ਕਾਲੀਆ ਸੁਣਿਆ ਐਡੇ ਪਿਯੋ ਨੂੰ ਵੀ ਤੂੰ ਆ ਜਾਦੂ ਮਰਜ਼ੀ ਉਹ ਜੇਰਾ ਰੂਬੀ ਦਾ ਦੇਵਰ ਨੀ

ਉੱਗ ਗੱਲ ਬਾਰੇ ਤਰੀਕੇ ਨਾਲ ਕਰਦਾ ਪਿਆ ਸੀ

ਮੈਂ ਓਨੁ ਕੀਆ ਮੈਂ ਆਖਿਆ ਐਡੇ ਪਿਯੋ ਨੂੰ ਮੇਰਾ ਸਨੇਹਾ ਦੇ ਦੇ ਵੀ ਤੇਰੇ ਨਾਲ ਸਾਡੀ ਕੋਈ ਰੰਜਿਸ਼ ਨਾਈ ਹੈ

ਤੂੰ ਆਪਣੀ ਧੀ ਨੂੰ ਰਾਤੀ ਮਿਲਣਾ ਦੀਨੇ ਮਿਲਣਾ ਜਾਦੂ ਤੇਰਾ ਮਨ ਕੇਰੇ ਹਮੇਸ਼ਾ ਤੇਰੇ ਲਾਇ ਦਰਵਾਜ਼ੇ ਖੁਲੇ ਹੈ ਤੂੰ ਆਹ ਸਕਦਾ ਹੈ

ਤੇ ਫਿਰ ਓਨਾ ਕੋਈ ਜਵਾਬ ਦਿੱਤੋ ਓਨਾ ਮੇਨੂ ਕੁਜ ਨੀ ਕੀਆ ਕਹਿੰਦਾ ਕੋਈ ਨੀ ਮੈਂ ਕਰਦਾ ਗੱਲ ਆਪਣੇ ਹਿਸਾਬ ਨਾਲ ਮੈਨੂੰ ਤੇ ਸੁਣੀਆਂ ਤੇ ਹੋਵਾਂ ਦੀਆ ਓਨਾ ਦੇਖੋ ਕਿੰਨਾ ਗੁਸਾ ਕੀਤਾ ਨਾ ਤੇਰੇ ਸਾਲੀਏ ਨਾ ਲਿਖਾਇਆ

ਮੈਂ ਆਖਿਆ ਦਿੱਤੋ ਕੋਈ ਓਨੀ ਜਵਾਬ ਆਗੂ

ਆਚਾ

ਮੇਨੂ ਲਗਦਾ ਹਨ ਆ ਵੀ ਨਾਲ ਈ ਆਉਗਾ ਨਾ ਰੋਬੀ ਦਾ ਊ ਜੇਰਾ ਦੇਰ ਵਾ

ਮੇਨੂ ਲਗਦਾ ਆਯ ਇਨਾਂ ਦੋਨਾਂ ਪ੍ਰਵਾਨ ਨੇ ਆਉਣਾ ਵਾ ਕੀਨੀ ਸਾਬੀ ਨੇ ਤੇ ਏਨੇ

ਓ ਨਾਈ ਇਨਾਂ ਨੇ ਓਹਨੁ ਨਾਲ ਲੇ ਕੇ ਆਉਣਾ ਈ ਯਾਨ ਤੇ ਸੋਨੋ ਆਯ ਗਾ ਨਾਲ

ਓਨੇ ਕਯਾ ਹੋਣਾ ਭੀ ਮੈਂ ਚਲਦਾ ਵਾਂ ਨਾਲ ਭੀ ਮੈਂ ਓਨਾਂ ਨੂ ਠੰਡੇ ਥੁਨ੍ਡੇ ਕਰਲਾਂ ਗਾ ਯਾ ਆ ਵੋ ਆ ਹੇੰ

ਊ ਜੇ ਨੈਨਾ ਕਹਨ ਦੀ ਆ ਭੀ ਮੈਂ ਕਰਨੀ ਓੜੀ ਬੇਜ਼ਾਤੀ ਰਾਜ ਕੇ ਜਦੋਂ ਮੇਰਾ ਕੇਹ੍ਨ੍ਦੀ ਵਿਯਾਹ ਰਖ੍ਯਾ ਜੀ ਕ੍ਮੇਰਾਯ ਨਾਲ ਓਨੇ ਬਾਰੀ ਬਦਤਮੀਜ਼ੀ ਕੀਤੀ ਓਹਨੁ ਕਹ ਕਰ੍ਲਾ ਤੂ ਵੀ ਰਾਂਝਾ ਰਾਜ਼ੀ ਜੇੜਾ ਕਰਨਾ ਹੁਣ ਆਪਣਾ ਖੁਲਾ time ਤੇਰੀ ਕੋਲ

ਏਹੋ ਤੂ ਏਇਕ ਪਾਸੋਂ ਲਾ ਕੇ ਪਾਜ ਨਾਸ ਤੇ ਚਾਰ ਕਰ ਲਿਏੰ ਜਰਾ ਜੇਰੀ ਗਲ ਕਰਨ ਵਾਲੀ ਕਰ ਤੇਰੀ ਜੋ ਓਦਾਂ ਓਥੇ ਫੋਨੇ ਖੋ ਖੋ ਰਖਦੀ ਸੀ ਆਯ ਏਡਾ ਤੇ ਹਕ਼ ਆ ਕਹ ਮੈਂ ਬਲਾਕ ਆਂ ਤੁਸੀਂ ਕੋੰ ਹੁੰਦੇ ਰੋਕਣ ਵਾਲੇ

ਏਨਾ ਏਡ ਨੁਕਸਾਨ ਕਰਾਤਾ ਵਿਆਹ ਤੇ ਲਖਾਂ ਰੁਪਿਯਾ ਲਵਾ ਤੇ। ਪਹਲੋੰ ਏੰਡੀ ਅਸੀਂ ਡੇਢ਼ ਦੋ ਲੱਖ ਨਾ ਥੱਲੇ ਆਉਂਦੇ।

ਏਨੇ ਤੇ ਲਾਗ ਗਾਯ ਹੋਣੇ ਸਾਡੇ

ਹਾਜੀ ਕਿਥੇ ਕਲ ਨੂ ਪਤਾ ਲਗਨਾ

ਊ ਵੀ ਯਾਰ ਬਾਰਾ ਲੈਣ ਦੇਣ ਕਰਨਾ ਮੈਂ ਲੋਕਾਂ ਦਾ ਪੇੰਸਿਓਂ ਤੇ ਬਾਹਾਂ ਈ ਹੁੰਦਾ ਪਤਾ ਨਾਈ ਲਗਦਾ ਕਿਤਹੀ ਵਾਰ ਜਾਂਦੀ ਆ

ਰੋਟੀ ਤੇ ਬੰਦਾ ਚਲੋ ਮਾੜੀ ਮੋਤੀ ਵੀ ਖਾ ਕੇ ਆਪਣਾ TIME PASS ਕਰ ਲੈਂਦਾ

ਹਾਂ ਆਯ ਤੇ ਗੱਲ ਹੈ